2018 ਵਿੱਚ ਵਿਸ਼ਵ ਦੀ ਸਭ ਤੋਂ ਵੱਡੀ ਸਿਹਤ ਬੀਮਾ ਯੋਜਨਾ ਆਯੁਸ਼ਮਾਨ ਭਾਰਤ ਦੀ ਸ਼ੁਰੂਆਤ ਹੋਈ ਦੇਸ਼ ਦੇ ਹਰ ਪਿੰਡ ਤੱਕ ਬਿਜਲੀ ਪਹੁੰਚ ਗਈ ਵਿਸ਼ਵ ਦੀਆਂ ਮੰਨੀਆਂਪ੍ਰਮੰਨੀਆਂ ਸੰਸਥਾਵਾਂ ਨੇ ਮੰਨਿਆ ਹੈ ਕਿ ਭਾਰਤ ਰਿਕਾਰਡ ਤੇਜ਼ੀ ਨਾਲ ਦੇਸ਼ ਨੂੰ ਗ਼ਰੀਬੀ ਤੋਂ ਮੁਕਤ ਕਰ ਰਿਹਾ ਹੈ ਦੇਸ਼ ਵਾਸੀਆਂ ਦੇ ਦ੍ਰਿੜ੍ਹ ਸੰਕਲਪ ਨਾਲ ਸਵੱਛਤਾ ਕਵਰੇਜ ਵਧ ਕੇ 95 ਨੂੰ ਪਾਰ ਕਰਨ ਦੀ ਦਿਸ਼ਾ ਚ ਅੱਗੇ ਵਧ ਰਿਹਾ ਹੈ
ਆਜ਼ਾਦੀ ਤੋਂ ਬਾਅਦ ਲਾਲ ਕਿਲ੍ਹੇ ਤੋਂ ਪਹਿਲੀ ਵਾਰ ਆਜ਼ਾਦ ਹਿੰਦ ਸਰਕਾਰ ਦੀ 75ਵੀਂ ਵਰ੍ਹੇਗੰਢ ਉੱਪਰ ਤਿਰੰਗਾ ਲਹਿਰਾਇਆ ਗਿਆ ਦੇਸ਼ ਨੂੰ ਏਕਤਾ ਦੇ ਸੂਤਰ ਚ ਪਰੋਣ ਵਾਲੇ ਸ

ਮੇਰੇ ਪਿਆਰੇ ਦੇਸ਼ ਵਾਸੀਓ ਇਸ ਦਸੰਬਰ ਵਿੱਚ ਅਸੀਂ ਕੁਝ ਅਸਧਾਰਣ ਦੇਸ਼ ਵਾਸੀਆਂ ਨੂੰ ਗੁਆ ਦਿੱਤਾ 19 ਦਸੰਬਰ ਨੂੰ ਚੇਨਈ ਦੇ ਡਾ
ਜਯਾ ਚੰਦਰਨ ਦਾ ਦੇਹਾਂਤ ਹੋ ਗਿਆ ਡਾ
ਜਯਾ ਚੰਦਰਨ ਨੂੰ ਪਿਆਰ ਨਾਲ ਲੋਕ ਮੱਕਲ ਮਾਰੂਥੂਵਰ ਕਹਿੰਦੇ ਸਨ ਕਿਉਂਕਿ ਉਹ ਲੋਕਾਂ ਦੇ ਦਿਲਾਂ ਵਿੱਚ ਵਸਦੇ ਸਨ ਡਾ
ਜਯਾ ਚੰਦਰਨ ਗ਼ਰੀਬਾਂ ਨੂੰ ਸਸਤੇ ਤੋਂ ਸਸਤਾ ਇਲਾਜ ਮੁਹੱਈਆ ਕਰਵਾਉਣ ਲਈ ਜਾਣੇ ਜਾਂਦੇ ਸਨ ਲੋਕ ਦੱਸਦੇ ਹਨ ਕਿ ਮਰੀਜ਼ਾਂ ਦੇ ਇਲਾਜ ਲਈ ਉਹ ਹਮੇਸ਼ਾ ਤਤਪਰ ਰਹਿੰਦੇ ਸਨ ਆਪਣੇ ਕੋਲ ਇਲਾਜ ਲਈ ਆਉਣ ਵਾਲੇ ਬਜ਼ੁਰਗ ਮਰੀਜ਼ਾਂ ਨੂੰ ਉਹ ਆਉਣਜਾਣ ਦਾ ਕਿਰਾਇਆ ਤੱਕ ਵੀ ਦੇ ਦਿੰਦੇ ਸਨ ਮੈਂ thebetterindia
com ਵੈਬਸਾਈਟ ਵਿੱਚ ਸਮਾਜ ਨੂੰ ਪ੍ਰੇਰਣਾ ਦੇਣ ਵਾਲੇ ਉਨ੍ਹਾਂ ਦੇ ਅਨੇਕਾਂ ਅਜਿਹੇ ਕੰਮਾਂ ਬਾਰੇ ਪੜ੍ਹਿਆ ਹੈ
ਇਸੇ ਤਰ੍ਹਾਂ 25 ਦਸੰਬਰ ਨੂੰ ਕਰਨਾਟਕ ਦੀ ਸੁਲਾਗਿੱਟੀ ਨਰਸੱਮਾ ਦੇ ਦੇਹਾਂਤ ਦੀ ਜਾਣਕਾਰੀ ਮਿਲੀ ਸੁਲਾਗਿੱਟੀ ਨਰਸੱਮਾ ਗਰਭਵਤੀ ਮਾਵਾਂਭੈਣਾਂ ਨੂੰ ਪ੍ਰਸੂਤ ਵਿੱਚ ਮਦਦ ਕਰਨ ਵਾਲੀ ਸਹਾਇਕਾ ਸਨ ਉਨ੍ਹਾਂ ਨੇ ਕਰਨਾਟਕ ਵਿੱਚ ਖਾਸ ਕਰਕੇ ਉੱਥੋਂ ਦੇ ਦੁਸ਼ਵਾਰ ਇਲਾਕਿਆਂ ਵਿੱਚ ਹਜ਼ਾਰਾਂ ਮਾਵਾਂਭੈਣਾਂ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ ਇਸ ਵਰ੍ਹੇ ਦੀ ਸ਼ੁਰੂਆਤ ਵਿੱਚ ਉਨ੍ਹਾਂ ਨੂੰ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ ਡਾ

com ਦਾ ਜ਼ਿਕਰ ਕੀਤਾ ਸੀ ਜਿੱਥੇ ਮੈਨੂੰ ਡਾ
ਜਯਾ ਚੰਦਰਨ ਦੇ ਬਾਰੇ ਪੜ੍ਹਨ ਦਾ ਮੌਕਾ ਮਿਲਿਆ ਅਤੇ ਜਦੋਂ ਵੀ ਮੌਕਾ ਮਿਲਦਾ ਹੈ ਤਾਂ ਮੈਂ ਜ਼ਰੂਰ thebetterindia
com ਵੈਬਸਾਈਟ ਤੇ ਜਾ ਕੇ ਅਜਿਹੀਆਂ ਪ੍ਰੇਰਣਾਦਾਇੱਕ ਚੀਜ਼ਾਂ ਨੂੰ ਜਾਨਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹਾਂ ਮੈਨੂੰ ਖੁਸ਼ੀ ਹੈ ਕਿ ਅੱਜਕੱਲ੍ਹ ਅਜਿਹੀਆਂ ਕਈ ਵੈਬਸਾਈਟ ਹਨ ਜੋ ਅਜਿਹੇ ਵਿਲੱਖਣ ਲੋਕਾਂ ਦੇ ਜੀਵਨ ਤੋਂ ਪ੍ਰੇਰਣਾ ਦੇਣ ਵਾਲੀਆਂ ਕਈ ਕਹਾਣੀਆਂ ਨਾਲ ਸਾਨੂੰ ਜਾਣੂ ਕਰਵਾ ਰਹੀਆਂ ਹਨ ਜਿਵੇਂ thepositiveindia
com ਸਮਾਜ ਵਿੱਚ ਪਾਜ਼ਿਟਿਵਿਟੀ ਫੈਲਾਉਣ ਅਤੇ ਸਮਾਜ ਨੂੰ ਜ਼ਿਆਦਾ ਸੰਵੇਦਨਸ਼ੀਲ ਬਣਾਉਣ ਦਾ ਕੰਮ ਕਰ ਰਹੀ ਹੈ ਇਸੇ ਤਰ੍ਹਾਂ yourstory
com ਇਸ ਉੱਪਰ ਯੂੰਗ ਇਨੋਵੇਟਰਜ਼ ਅਤੇ ਉੱਦਮੀਆਂ ਦੀ ਸਫਲਤਾ ਦੀ ਕਹਾਣੀ ਨੂੰ ਬਾਖੂਬੀ ਦੱਸਿਆ ਜਾਂਦਾ ਹੈ ਇਸੇ ਤਰ੍ਹਾਂ samskritabharti
in ਦੇ ਮਾਧਿਅਮ ਨਾਲ ਤੁਸੀਂ ਘਰ ਬੈਠੇ ਸੌਖੇ ਤਰੀਕੇ ਨਾਲ ਸੰਸਕ੍ਰਿਤ ਭਾਸ਼ਾ ਸਿੱਖ ਸਕਦੇ ਹੋ ਕੀ ਅਸੀਂ ਇਹ ਕੰਮ ਕਰ ਸਕਦੇ ਹਾਂ ਅਜਿਹੀ ਵੈੱਬਸਾਈਟ ਦੇ ਬਾਰੇ ਚ ਆਪਸ ਵਿੱਚ ਸ਼ੇਅਰ ਕਰੀਏ ਪਾਜ਼ਿਟਿਵਿਟੀ ਨੂੰ ਮਿਲ ਕੇ ਵਾਇਰਲ ਕਰੀਏ ਮੈਨੂੰ ਵਿਸ਼ਵਾਸ ਹੈ ਕਿ ਇਸ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕ ਸਮਾਜ ਵਿੱਚ ਤਬਦੀਲੀ ਲਿਆਉਣ ਵਾਲੇ ਸਾਡੇ ਨਾਇਕਾਂ ਬਾਰੇ ਜਾਣ ਸਕਣਗੇ ਨੈਗੇਟਿਵਿਟੀ ਫੈਲਾਉਣਾ ਕਾਫੀ ਸੌਖਾ ਹੁੰਦਾ ਹੈ ਪਰ ਸਾਡੇ ਸਮਾਜ ਵਿੱਚ ਸਾਡੇ ਆਲ਼ੇਦੁਆਲ਼ੇ ਬਹੁਤ ਸਾਰੇ ਚੰਗੇ ਕੰਮ ਹੋ ਰਹੇ ਹਨ ਅਤੇ ਇਹ ਸਾਰਾ ਕੁਝ 130 ਕਰੋੜ ਭਾਰਤ ਵਾਸੀਆਂ ਦੇ ਸਮੂਹਿਕ ਯਤਨਾਂ ਨਾਲ ਹੋ ਰਿਹਾ ਹੈ

ਅਧਿਆਤਮ ਕਾ ਯਹ ਕੁੰਭ ਭਾਰਤੀਯ ਦਰਸ਼ਨ ਕਾ ਮਹਾਕੁੰਭ ਬਨੇ
ਆਸਥਾ ਕਾ ਯਹ ਕੁੰਭ ਰਾਸ਼ਟਰੀਯਤਾ ਕਾ ਭੀ ਮਹਾਕੁੰਭ ਬਨੇ
ਰਾਸ਼ਟਰੀਯ ਏਕਤਾ ਕਾ ਭੀ ਮਹਾਕੁੰਭ ਬਨੇ
ਸ਼ਰਧਾਲੂਓਂ ਕਾ ਯਹ ਕੁੰਭ ਵੈਸ਼ਵਿਕ ਟੂਰਿਸਟੋਂ ਕਾ ਭੀ ਮਹਾਕੁੰਭ ਬਨੇ
ਕਲਾਤਮਕਤਾ ਕਾ ਯਹ ਕੁੰਭ ਸਿਰਜਨ ਸ਼ਕਤੀਓਂ ਕਾ ਭੀ ਮਹਾਕੁੰਭ ਬਨੇ
ਮੇਰੇ ਪਿਆਰੇ ਦੇਸ਼ ਵਾਸੀਓ 26 ਜਨਵਰੀ ਦੇ ਗਣਤੰਤਰ ਦਿਵਸ ਸਮਾਰੋਹ ਨੂੰ ਲੈ ਕੇ ਸਾਡੇ ਦੇਸ਼ ਵਾਸੀਆਂ ਦੇ ਮਨ ਵਿੱਚ ਬਹੁਤ ਸਾਰੀ ਉਤਸੁਕਤਾ ਰਹਿੰਦੀ ਹੈ ਉਸ ਦਿਨ ਅਸੀਂ ਆਪਣੀਆਂ ਉਨ੍ਹਾਂ ਮਹਾਨ ਸ਼ਖਸੀਅਤਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਸਾਡਾ ਸੰਵਿਧਾਨ ਦਿੱਤਾ

ਮੇਰੇ ਪਿਆਰੇ ਦੇਸ਼ ਵਾਸੀਓ ਕੁਝ ਦਿਨ ਪਹਿਲਾਂ ਗੁਜਰਾਤ ਦੇ ਨਰਮਦਾ ਦੇ ਕੰਢੇ ਤੇ ਕੇਵੜੀਆ ਵਿੱਚ ਡੀਜੀਪੀ ਕਾਨਫਰੰਸ ਹੋਈ ਜਿੱਥੇ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਸਟੈਚੂ ਓਐਫ ਯੂਨਿਟੀ ਹੈ ਜਿੱਥੇ ਦੇਸ਼ ਦੇ ਉੱਚ ਪੁਲਿਸ ਅਧਿਕਾਰੀਆਂ ਨਾਲ ਸਾਰਥਕ ਚਰਚਾ ਹੋਈ ਦੇਸ਼ ਅਤੇ ਦੇਸ਼ ਵਾਸੀਆਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤੀ ਦੇਣ ਲਈ ਕਿਸ ਤਰ੍ਹਾਂ ਦੇ ਕਦਮ ਚੁੱਕੇ ਜਾਣ ਇਸ ਬਾਰੇ ਵਿਸਤਾਰ ਨਾਲ ਗੱਲ ਹੋਈ ਉਸੇ ਦੌਰਾਨ ਮੈਂ ਰਾਸ਼ਟਰੀ ਏਕਤਾ ਦੇ ਲਈ ਸਰਦਾਰ ਪਟੇਲ ਪੁਰਸਕਾਰ ਸ਼ੁਰੂ ਕਰਨ ਦੀ ਵੀ ਘੋਸ਼ਣਾ ਕੀਤੀ ਇਹ ਪੁਰਸਕਾਰ ਉਨ੍ਹਾਂ ਨੂੰ ਦਿੱਤਾ ਜਾਵੇਗਾ ਜਿਨ੍ਹਾਂ ਨੇ ਕਿਸੇ ਨਾ ਕਿਸੇ ਰੂਪ ਵਿੱਚ ਰਾਸ਼ਟਰੀ ਏਕਤਾ ਲਈ ਆਪਣਾ ਯੋਗਦਾਨ ਦਿੱਤਾ ਹੋਵੇ ਸ
ਪਟੇਲ ਨੇ ਆਪਣੀ ਪੂਰੀ ਜ਼ਿੰਦਗੀ ਦੇਸ਼ ਦੀ ਏਕਤਾ ਲਈ ਸਮਰਪਿਤ ਕਰ ਦਿੱਤੀ ਉਹ ਹਮੇਸ਼ਾ ਭਾਰਤ ਦੀ ਅਖੰਡਤਾ ਨੂੰ ਕਾਇਮ ਰੱਖਣ ਲਈ ਜੁਟੇ ਰਹੇ ਸਰਦਾਰ ਸਾਹਿਬ ਮੰਨਦੇ ਸਨ ਕਿ ਭਾਰਤ ਦੀ ਤਾਕਤ ਇੱਥੋਂ ਦੀ ਅਨੇਕਤਾ ਵਿੱਚ ਹੀ ਲੁਕੀ ਹੋਈ ਹੈ ਸ
ਪਟੇਲ ਜੀ ਦੀ ਇਸ ਭਾਵਨਾ ਦਾ ਸਨਮਾਨ ਕਰਦੇ ਹੋਏ ਏਕਤਾ ਦੇ ਇਸ ਪੁਰਸਕਾਰ ਦੇ ਮਾਧਿਅਮ ਰਾਹੀਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ

ਸਵਾ ਲਾਖ ਸੇ ਏਕ ਲੜਾਊਂ
ਚਿੜੀਓਂ ਸੇ ਮੈਂ ਬਾਜ ਤੁੜਾਊਂ
ਤਬੈ ਗੋਬਿੰਦ ਸਿੰਘ ਨਾਮ ਕਹਾਊਂ
ਉਹ ਕਿਹਾ ਕਰਦੇ ਸਨ ਕਿ ਕਮਜ਼ੋਰ ਤਬਕਿਆਂ ਨਾਲ ਲੜ ਕੇ ਤਾਕਤ ਦਾ ਪ੍ਰਦਰਸ਼ਨ ਨਹੀਂ ਕੀਤਾ ਜਾ ਸਕਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੰਨਦੇ ਸਨ ਕਿ ਸਭ ਤੋਂ ਵੱਡੀ ਸੇਵਾ ਹੈ ਮਨੁੱਖੀ ਦੁੱਖਾਂ ਨੂੰ ਦੂਰ ਕਰਨਾ ਉਹ ਵੀਰਤਾ ਹਿੰਮਤ ਤਿਆਗ ਧਰਮ ਦੇ ਪਾਲਣ ਨਾਲ ਭਰੇ ਹੋਏ ਦੈਵੀ ਪੁਰਸ਼ ਸਨ ਜਿਨ੍ਹਾਂ ਨੂੰ ਸ਼ਸਤਰ ਅਤੇ ਸ਼ਾਸਤਰ ਦੋਹਾਂ ਦਾ ਹੀ ਅਲੌਕਿਕ ਗਿਆਨ ਸੀ ਉਹ ਇੱਕ ਤੀਰਅੰਦਾਜ਼ ਤਾਂ ਸਨ ਹੀ ਇਸ ਦੇ ਨਾਲਨਾਲ ਗੁਰਮੁਖੀ ਬ੍ਰਜ ਭਾਸ਼ਾ ਸੰਸਕ੍ਰਿਤ ਫਾਰਸੀ ਹਿੰਦੀ ਅਤੇ ਉਰਦੂ ਤੋਂ ਇਲਾਵਾ ਕਈ ਭਾਸ਼ਾਵਾਂ ਦੇ ਗਿਆਤਾ ਵੀ ਸਨ ਮੈਂ ਇੱਕ ਵਾਰ ਫਿਰ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਨਮਨ ਕਰਦਾ ਹਾਂ
ਮੇਰੇ ਪਿਆਰੇ ਦੇਸ਼ ਵਾਸੀਓ ਦੇਸ਼ ਵਿੱਚ ਕਈ ਅਜਿਹੇ ਵਧੀਆ ਪ੍ਰਕਰਣ ਹੁੰਦੇ ਰਹਿੰਦੇ ਹਨ ਜਿਨ੍ਹਾਂ ਦੀ ਵਿਆਪਕ ਚਰਚਾ ਨਹੀਂ ਹੁੰਦੀ ਇੱਦਾਂ ਦੀ ਹੀ ਇੱਕ ਅਨੋਖੀ ਕੋਸ਼ਿਸ਼ f
ਆਈ ਭਾਵ ਫੂਡ ਸੇਫਟੀ ਐਂਡ ਸਟੈਂਡਰਡ ਆਥੋਰਿਟੀ ਓਐਫ ਇੰਡੀਆ ਦੁਆਰਾ ਹੋ ਰਿਹਾ ਹੈ ਮਹਾਤਮਾ ਗਾਂਧੀ ਦੇ 150ਵੇਂ ਜਯੰਤੀ ਵਰ੍ਹੇ ਦੇ ਸੰਦਰਭ ਵਿੱਚ ਦੇਸ਼ ਭਰ ਵਿੱਚ ਕਈ ਪ੍ਰੋਗਰਾਮ ਆਯੋਜਿਤ ਹੋ ਰਹੇ ਹਨ ਇਸੇ ਕੜੀ ਵਿੱਚ f
ਆਈ ਸਫੇ ਅਤੇ ਹੈਲਥੀ ਡਾਇਟ ਹੈਬਿਟਸ ਖਾਣ ਦੀਆਂ ਚੰਗੀਆਂ ਆਦਤਾਂ ਨੂੰ ਉਤਸ਼ਾਹ ਦੇਣ ਵਿੱਚ ਜੁਟਿਆ ਹੋਇਆ ਹੈ ਈਟ ਰਾਈਟ ਇੰਡੀਆ ਮੁਹਿੰਮ ਅਧੀਨ ਦੇਸ਼ ਭਰ ਵਿੱਚ ਸਿਹਤਮੰਦ ਭਾਰਤ ਯਾਤਰਾਵਾਂ ਕੱਢੀਆਂ ਜਾ ਰਹੀਆਂ ਹਨ ਇਹ ਮੁਹਿੰਮ 27 ਜਨਵਰੀ ਤੱਕ ਚੱਲੇਗੀ ਕਦੀਕਦੀ ਸਰਕਾਰੀ ਸੰਗਠਨਾਂ ਦੀ ਪਛਾਣ ਇੱਕ ਰੈਗੂਲੇਟਰ ਦੀ ਤਰ੍ਹਾਂ ਹੁੰਦੀ ਹੈ ਪਰ ਇਹ ਪ੍ਰਸ਼ੰਸਾਯੋਗ ਹੈ f
ਆਈ ਇਸ ਵਿੱਚ ਅੱਗੇ ਵਧ ਕੇ ਜਨਜਾਗ੍ਰਿਤੀ ਅਤੇ ਲੋਕ ਸਿੱਖਿਆ ਦਾ ਕੰਮ ਕਰ ਰਹੀ ਹੈ ਜਦੋਂ ਭਾਰਤ ਸਵੱਛ ਹੋਵੇਗਾ ਸਿਹਤਮੰਦ ਹੋਵੇਗਾ ਤਦ ਭਾਰਤ ਸਮ੍ਰਿੱਧ ਹੋਵੇਗਾ ਚੰਗੀ ਸਿਹਤ ਲਈ ਸਭ ਤੋਂ ਜ਼ਰੂਰੀ ਹੈ ਪੌਸ਼ਟਿਕ ਭੋਜਨ ਇਸ ਸੰਦਰਭ ਵਿੱਚ ਇਸ ਪਹਿਲ ਲਈ f
ਆਈ ਦਾ ਹਾਰਦਿਕ ਅਭਿਨੰਦਨ ਕਰਦਾ ਹਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਤਾਕੀਦ ਹੈ ਆਓ ਇਸ ਪਹਿਲ ਨਾਲ ਜੁੜੀਏ ਤੁਸੀਂ ਵੀ ਇਸ ਵਿੱਚ ਹਿੱਸਾ ਲਓ ਅਤੇ ਖਾਸ ਕਰਕੇ ਮੈਂ ਤਾਕੀਦ ਕਰਾਂਗਾ ਕਿ ਬੱਚਿਆਂ ਨੂੰ ਵੀ ਇਹ ਚੀਜ਼ਾਂ ਜ਼ਰੂਰ ਦਿਖਾਓ ਖਾਣ ਦੇ ਮਹੱਤਵ ਦੀ ਸਿੱਖਿਆ ਬਚਪਨ ਤੋਂ ਹੀ ਜ਼ਰੂਰੀ ਹੁੰਦੀ ਹੈ
ਮੇਰੇ ਪਿਆਰੇ ਦੇਸ਼ ਵਾਸੀਓ 2018 ਦਾ ਇਹ ਅੰਤਿਮ ਪ੍ਰੋਗਰਾਮ ਹੈ 2019 ਵਿੱਚ ਅਸੀਂ ਫਿਰ ਤੋਂ ਮਿਲਾਂਗੇ ਫਿਰ ਤੋਂ ਮਨ ਦੀਆਂ ਗੱਲਾਂ ਕਰਾਂਗੇ ਵਿਅਕਤੀ ਦਾ ਜੀਵਨ ਹੋਵੇ ਰਾਸ਼ਟਰ ਦਾ ਜੀਵਨ ਹੋਵੇ ਸਮਾਜ ਦਾ ਜੀਵਨ ਹੋਵੇ ਪ੍ਰੇਰਣਾ ਪ੍ਰਗਤੀ ਦਾ ਅਧਾਰ ਹੁੰਦੀ ਹੈ ਆਓ ਨਵੀਂ ਪ੍ਰੇਰਣਾ ਨਵੀਂ ਉਮੰਗ ਨਵੇਂ ਸੰਕਲਪ ਨਵੀਂ ਸਿੱਧੀ ਨਵੀਂ ਉਚਾਈ ਅੱਗੇ ਚੱਲੀਏ ਵਧਦੇ ਚੱਲੀਏ ਖੁਦ ਵੀ ਬਦਲੀਏ ਦੇਸ਼ ਨੂੰ ਵੀ ਬਦਲੀਏ
ਬਹੁਤਬਹੁਤ ਧੰਨਵਾਦ